ਸਾਡਾ ਇੱਕ ਮਿੱਤਰ Pakistan ਗਿਆ। ਤਾਂ ਉੱਥੇ ਇੱਕ Profesor ਨੇ ਓਹਨੂੰ ਕਿਆ ਕਿ ਅਸਲ ਨਾ ਜਿਹੜੇ ਪੰਜਾਬ ਦੇ ਲੋਗ ਪਹਿਲਾ ਸੀ। ਉਹ ਸਿੱਖਾਂ ਨੂੰ ਕਹਿ ਰਹੇ ਨੇ ਉਸ ਚੋ। ਕਹਿੰਦਾ ਉਹ ਗੱਲਾਂ ਨੂੰ ਵਿਹਾਉਂਦੇ ਸਨ। ਜੋ ਗੱਲ ਕਹੀ ਉਹਨੂੰ ਪੂਰੀ ਕਰਦੇ ਸਨ। ਹੁਣ ਤੁਸੀਂ ਗੱਲਾਂ ਏ ਕਰਦੇ ਓ। ਤੇ ਮੈ ਇਹ ਗੱਲ ਨੂੰ ਇੱਕ ਤਰਹ ਨਾਲ ਵੇਖਿਆ। ਕੇ ਜਿਹੜੀ ਸਾਡੀ ਅਗਲੀ ਪੀੜੀ ਚ ਇਹ ਕੋਈ ਦੋਸ਼ ਦੇਣ ਵਾਲੀ ਗੱਲ ਨਹੀਂ ਹੈ ਇੱਕ ਦੇਖਣ ਵਾਲੀ ਗੱਲ ਏ। ਕਿ ਜਦੋ ਅਸੀਂ ਪੰਜਾਬੀ ਚ ਗੱਲਾਂ ਕਰਦੇ ਵੀ ਆ ਤਾਂ ਮੁਹਾਵਰਿਆਂ ਦੀ ਵਰਤੋਂ ਬਹੁਤ ਘਾਟ ਐ ਉਹਂਦੇ ਵਿੱਚ। ਚੱਲ ਇਹ ਗੱਲ ਨੂੰ ਮੈ ਇਸ ਨਾਲ ਜੋੜ ਕੇ ਵੇਖਿਆ ਕਿ ਅਸਲ ਚ ਸਾਂਨੂੰ ਵੱਧ ਬੋਲਣ ਦੀ ਜਰੂਰਤ ਮਹਿਸੂਸ ਹੁੰਦੀ ਏ। ਸਾਂਨੂੰ ਗੱਲ ਨੂੰ ਸਮਝ ਕੇ ਸਮਝਾਉਣ ਦਾ ਰੌਲਾ ਨਹੀਂ ਹੁੰਦਾ। ਸਾਂਨੂੰ ਜਿਨ੍ਹਾਂ ਸਮਾਂ ਮਿਲਿਆ ਉਹਨੂੰ ਭਰਨ ਦਾ ਰੋਲਾਂ ਹੁੰਦਾ। ਕਿ ਹਾਲਾਂ ਕੇ ਮੈ ਇਹ ਮੰਨ ਕੇ ਚਲਦਾ ਕੋਈ ਵੀ ਵੱਡੀ ਗੱਲ ਹੋਵੇ। ਮੰਨ ਲੋ ਮੈ ਇੱਥੇ ਪੰਜਾਹ ਮਿੰਟ ਜਾਂ ਚਾਲੀ ਮਿੰਟ ਬੋਲੂੰਗਾ। ਤੁਹਾਡੇ ਚੋ ਜਿਹੜਾ ਬੰਦਾ ਬਾਹਰ ਜਾ ਕੇ ਦੋ ਵਾਕਾਂ ਚ ਗੱਲ ਨਹੀਂ ਮੁਕਾ ਸਕਿਆ ਵੀ ਅੰਦਰ ਕਿ ਬੋਲਿਆ। ਸਮਝ ਲੋ ਓਹਨੂੰ ਪੰਜਾਬੀ ਨਹੀਂ ਆਉਂਦੀ। ਜੋ ਤੁਸੀਂ ਮਹਿਸੂਸ ਕੀਤਾ ਉਹ ਤੁਸੀਂ ਨਿਚੋੜਨਾ। ਤੁਹਾਡੀ ਸਮਰਥਾ ਹੈ ਉਹਨਾਂ ਨੂੰ ਨਿਚੋੜਣ ਦੀ ਦੋ ਵਾਕਾਂ ਤੋਂ ਵੱਧ ਗਈ ਏ। ਇਹਦਾ ਮਤਲਬ ਗੱਲ ਚ ਖਰਾਬੀ ਏ। ਕਿਓਂਕਿ ਜਿਹੜੀ ਪਕੜ ਏ ਕਿਸੇ ਬੰਦੇ ਦੀ ਬੋਲੀ ਤੇ ਮਾਂ ਬੋਲੀ ਤਾਹਿ ਏ ਆ ਓਹੰਦੀ। ਜੇ ਨਿਬੜ ਜੇ ਗੱਲ ਇੱਕੋ ਵਾਰੀ ਚ। ਜੇ ਅਧੂਰੀ ਰਹਿ ਗਈ ਗੱਲ ਕਹਿਣ ਚ ਇਹਦਾ ਮਤਲਬ ਨਹੀਂ ਆ ਰਹੀ। ਅਸੀਂ ਜੋ ਸਿੱਖਦੇ ਆ ਬੋਲੀ ਉਹਦੇ ਚ ਕੱਲਾਂ ਇਹ ਨਹੀਂ ਸ਼ਬਦ ਹੋਰ ਆ ਗਏ। ਇਹ ਨਹੀਂ ਕਿ ਮਨ ਦੇ ਉੱਤੇ ਦੂਜਿਆਂ ਨੂੰ ਅਸਰ ਪੈ ਗਿਆ ਕਿ ਪੰਜਾਬੀ ਚ ਨਹੀਂ। ਹੋਣੀ ਇੱਕ ਅਗਲੀ ਗੱਲ ਏ ਇਹਦੇ ਚ ਜਿੰਨੀ ਵਰਤੀ ਜਾ ਰਹੀ ਏ। ਉਹਦਾ ਜਿਹੜਾ ਨਿਭਾ ਏ ਉਹਂਦੇ ਵਿੱਚ ਵੀ ਮੁਸ਼ਕਿਲ ਆਉਂਦੀ ਏ ਇਕ ਹੋਰ ਇਹਦੇ ਨਾਲ। ਕੇ ਓਦਾਂ ਹੋ ਸਕਦਾ ਤੁਹਾਡੇ ਬਹੁਤਿਆਂ ਦੇ ਗੱਲ ਕੰਮ ਦੀ ਨਾ ਹੋਵੇ। ਪਰ ਇਹ ਮੈ ਕਈ ਥਾਂ ਕਹਿੰਦਾ। ਕੇ ਮਨ ਲਓ ਅਸੀਂ ਜੋ ਬੈਠੇ ਆ ਸਾਂਨੂੰ ਇਹ ਗੱਲ ਦੀ ਜੁਮੇਵਾਰੀ ਪੈ ਜਾਵੇ। ਪੰਜਾਬੀ ਦੇ ਬੁਲਾਰੇ ਹੋਣ ਦੇ ਨਾਤੇ। ਕਿ ਅਸੀਂ ਪੰਜਾਬੀ ਸਿਖਾਉਣੀ ਏ। ਆਪਣੀ ਅਗਲੀ ਪੀੜੀ ਨੂੰ ਜਾਂ ਕਿਸੇ ਵੀ ਗੈਰ ਪੰਜਾਬੀ ਨੂੰ। ਤਦ ਸਾਡੀ ਸਮਰਥਾ ਕਿੰਨੀ ਏ। ਮੈ ਬਾਹਰ ਦੋ ਮੁਲਕਾਂ ਚ ਜਾਕੇ ਦੇਖਿਆ England ਤੇ Australia ਚ। ਸਭ ਤੋਂ ਵੱਧ ਸਾਡੇ ਬੰਦੇ England ਚ ਮੇਹਨਤ ਕਰ ਰਹੇ ਨੇ। ਜਿਹੜੇ ਏਧਰੋਂ Retire ਹੋ ਕੇ ਗਏ ਨੇ। Professor, Master ਉਹ ਸਾਰੇ ਇੱਕ ਤਰਹ ਨਾਲ ਸੇਵਾ ਕਰ ਰਹੇ ਏਂ ਪੰਜਾਬੀ ਸਿਖਾਉਣ ਦੀ ਉੱਥੇ। ਮੁਸ਼ਕਿਲ ਕਿੱਥੇ ਏ ਉੱਥੇ। ਮੁਸ਼ਕਿਲ ਇਸ ਗੱਲ ਦੀ ਏ ਉਹ ਪੰਜਾਬੀ ਬੋਲਣ ਤਾਂ ਜਾਣਦੇ ਆ

ਓ ਵੀ ਜਿਹੜੇ ਬੰਦਿਆ ਦੀ ਬੋਲੀ ਮਾਂ ਬੋਲੀ ਪੰਜਾਬੀ ਨਹੀਂ ਹੈ। ਉਹਨਾਂ ਨੂੰ ਤਾਂ ਦੂਜੀ ਬੋਲੀ ਪੜਾਨੀ ਇੱਕ ਤਰਹ ਨਾਲ। ਤਾ ਉਹ ਬੋਲੀ ਪੜ੍ਹਾਨ ਵਾਸਤੇ ਜਾ ਬੋਲੀ ਦੱਸਣ ਵਾਸਤੇ ਅੱਗੇ ਸਮਝਾਉਣ ਵਾਸਤੇ।

ਮੇਰੇ ਨਹੀ ਖਿਆਲ ਚ ਕਿਸੇ ਬੋਲੀ ਮਾਮਲੇ ਚ ਹੋਰ ਕਿੱਤੇ ਲੱਗਦਾ ਹੋਵੇ। ਇਹ ਗੱਲ ਹੈ ਕੁਛ ਏਦਾਂ ਦੀ । ਤੁਸੀਂ ਸਾਰਿਆਂ ਨੇ ਪੰਜਾਬੀ ਸਕੂਲ ਪੜੀ ਹੋਣੀ ਬਾਰਾਂ ਸਾਲ ਕੇ ਨਹੀਂ। ਪੜੀ ਹੋਏਗੀ ਨਾ। ਜੇ ਮੈ ਹੁਣੇ ਪੁੱਛਣ ਲੱਗ ਜਾਂਗਾ ਨਾਂਵ ਪੜਨਾਂਵ। ਸਭ ਨੂੰ ਡਰ ਲੱਗੇਗਾ। ਹਣਾ ਬੀ ਬਿਲਕੁਲ ਓਦਾਂ ਏ ਜੀਦਾ

ਤੁਹਾਨੂੰ ਕਿਸੇ ਨੂੰ ਕਹਿ ਦਿਆਂ ਵੀ ਇੱਥੇ ਆ ਜਾ ਭਾਈ। ਪੰਜਾਬੀ ਦੇ ਪੈਂਤੀ ਅੱਖਰ ਲਿਖ ਦੇ। ਲਿਖ ਕੇ ਬੋਲ ਦੇ। ਸਭ ਨੂੰ ਝਾਕਾ ਲੱਗੇਗਾ ਇੱਕ ਵਾਰੀ। ਹਣਾ ਖਾਸ ਕਰਕੇ ਦੂਜੀ ਤੀਜੀ ਪੰਕਤੀ ਦੇ ਅਖੀਰ ਚ ਜਾਕੇ। ਕਿ ਨਹੀਂ ਲੱਗਦਾ ਕੇ ਨਹੀਂ ਲੱਗਦਾ। ਲੱਗਦਾ ਨਾ ਬੱਸ ਉਹ ਗੱਲ ਵੇਖਣ ਵਾਲੀ ਆ। ਦੂਜੀ ਏ ਜਿਹੜਾ ਵਿਆਕਰਣ ਵਾਲਾ ਚੱਕਰ ਏ ਇਹਨੂੰ ਸਮਝਾਵਾਂਗੇ ਕਿਵੇਂ? ਤੀਜਾ ਜਦੋ ਅਸੀਂ ਚੀਜ਼ਾਂ ਦਾ ਨਾ ਬਦਲ ਦੇ ਆ। ਆਵਦੀ ਬੋਲੀ ਚ ਲੈਕੇ ਆਉਣੇ ਆ। ਸਾਂਨੂੰ ਕੀ ਮਹਿਸੂਸ ਹੁੰਦਾ? ਜਿਹੜਾ ਸਾਡੇ Professors ਨੂੰ ਵੀ ਹੁੰਦਾ। ਮੈ ਸਭ ਥਾਂ ਜਾਕੇ ਇੱਕੋ ਗੱਲ ਬੋਲਦਾ ਜਿਹੜੀ ਉਹ ਜਿੱਥੇ ਬੋਲਣੀ। ਇੱਕ ਛੰਦ ਸਾਡੇ ਸਾਹਮਣੇ ਆਇਆ ਥੋੜਾ ਚਿਰ ਪਹਿਲਾ। ਤੇ ਇਹਦਾ ਜਿਹੜੇ ਬੰਦੇ ਪੰਜਾਬੀ ਚ ਨਾ ਭਰਣ ਕੋਸ਼ਿਸ਼ ਕਰਦੇ ਏ ਤੁਸੀਂ ਕੋਸ਼ਿਸ਼ ਕਰਕੇ ਕੇ ਦੇਖਿਓ। ਤਾਂ ਕਿ ਕਰਦੇ ਏ? ਜਿਹੜਾ ਸਾਡੇ ਮਨ ਤੇ ਡਰ ਐ ਇੱਕ ਦੂਜੇ ਪਾਸੇ ਦਾ ਉਹ ਕਿਵੇਂ ਪਤਾ ਲੱਗਦਾ। ਮੈ ਕਿੰਨਿਆਂ ਦੇ ਦੇਖਿਆ ਕਿ ਜਿਹੜੇ ਬੰਦੇ ਅਨਪੜ੍ਹ ਨੇ ਉਹ ਕਿੰਨਾ ਸੌਖਾ ਨਾ ਧਰਦੇ ਨੇ। ਜੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਚੀਜ਼ ਕਰ ਦਿਓ। ਤੁਸੀਂ ਦੱਸੋ ਨਾ ਇਹ ਕਿ ਏ। ਉਹਨਾਂ ਨੂੰ ਉਹ ਚੀਜ਼ ਕਿਸੇ ਹੋਰ ਨੂੰ ਦੱਸਣੀ ਪੈ ਕਿ ਏ। ਉਹ ਆਪੇ ਉਹਦਾ ਨਾ ਉਸੇ ਘੜੀ ਧਰ ਦੇਣਗੇ। ਬਿਲਕੁਲ ਚਿਰ ਨਹੀਂ ਲੱਗਦਾ ਉਹਨਾਂ ਨੂੰ। ਥੋਨੂੰ ਲੱਗੂਗਾ ਵੀ ਏ ਏ ਏ actually ਨਾ ਇਹ actually ਕੁਝ ਨਹੀਂ ਹੁੰਦਾ। ਆਪਣਾ ਡਰ ਸਰਿਆ ਤੋਂ ਪਹਿਲਾ ਆ ਗਿਆ ਹੁੰਦਾ। ਇਹ ਭਾਈ ਕਿ ਏ? ਜੋ ਬਿਲਕੁਲ ਅਨਪੜ੍ਹ ਬੰਦਾ ਹੋਊਗਾ ਉਹਨੂੰ ਪਤਾ ਏ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

ਹਨ ਜੀ ਹਨ ਜੀ okay ਸੱਜਣ ਸਿੰਘ ਮੰਜੇ ਤੇ ਪਿਆ ਪਿਆ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਵਿਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ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 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਇੰਨੇ ਨੂੰ ਸੱਜਣ ਸਿੰਘ ਨੂੰ ਸਮਝ ਗਈ ਸੀ ਕਿ ਬਾਬੇ ਕੌਣ। ਅਰਦਾਸ ਸ਼ੁਰੂ ਕਰ ਦਿੱਤੀ। ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਗੁਰੂ ਦੇ ਲੰਗਰਾਂ ਵਿਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫਲ ਹੈ। ਬਾਬੇ ਦੇ ਇੰਨੇ ਕਹਿੰਦਿਆ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉੱਠਿਆ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 ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇਕ ਲੱਤ ਤੇ ਖੜ ਕੇ ਅਰਦਾਸ ਸ਼ੂਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ।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 ਝੋਨਾ ਲਾਉਣ ਲਈ ਲੰਗਰ ਵਿਚ ਤੁਹਾਡਾ ਹਿੱਸਾ ਪੈ ਗਿਆ ਹੈ। ਹੁਣ ਇੱਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚਕੋ ਤੇ ਮੇਰੀ ਅਰਦਾਸ ਵਾਲੀਆਂ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ। ਇੰਨੇ ਸੁਣਦੇ ਸਾਰ ਹੀ ਬਾਬਿਆਂ ਤੇ ਮੂੰਹ ਤੇ ਹਵਾਈਆਂ ਉੱਡ ਗਈਆਂ। ਬਾਬੇ ਇਕ ਦੂਜੇ ਦਾ ਮੂੰਹ ਵੱਲ ਦੇਖਣ ਲੱਗੇ । ਸੱਜਣ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ। ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦੱਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਵਿਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਇੰਨੇ ਨੂੰ ਸੱਜਣ ਸਿੰਘ ਨੂੰ ਸਮਝ ਗਈ ਸੀ ਕਿ ਬਾਬੇ ਕੌਣ। ਅਰਦਾਸ ਸ਼ੁਰੂ ਕਰ ਦਿੱਤੀ। ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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

ਗੁਰੂ ਦੇ ਲੰਗਰਾਂ ਵਿਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫਲ ਹੈ। ਬਾਬੇ ਦੇ ਇੰਨੇ ਕਹਿੰਦਿਆ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉੱਠਿਆ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

ਝੋਨਾ ਲਾਉਣ ਲਈ ਲੰਗਰ ਵਿਚ ਤੁਹਾਡਾ ਹਿੱਸਾ ਪੈ ਗਿਆ ਹੈ। ਹੁਣ ਇੱਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚੱਕੋ ਤੇ ਮੇਰੀ ਅਰਦਾਸ ਵਾਲੀਆਂ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ। ਇੰਨੇ ਸੁਣਦੇ ਸਾਰ ਹੀ ਬਾਬਿਆਂ ਤੇ ਮੂੰਹ ਦੀਆਂ ਹਵਾਈਆਂ ਉੱਡ ਗਈਆਂ। ਬਾਬੇ ਇਕ ਦੂਜੇ ਦਾ ਮੂੰਹ ਵੱਲ ਵੇਖਣ ਲੱਗੇ। ਸੱਜਣ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ। ਸੱਜਣ ਸਿੰਘ ਮੰਜੇ ਤੇ ਪਿਆ ਪਿਆ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਵਿਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਛੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।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 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਇੰਨੇ ਨੂੰ ਸੱਜਣ ਸਿੰਘ ਨੂੰ ਸਮਝ ਗਈ ਸੀ ਕਿ ਬਾਬੇ ਕੌਣ। ਅਰਦਾਸ ਸ਼ੁਰੂ ਕਰ ਦਿੱਤੀ। ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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

ਗੁਰੂ ਦੇ ਲੰਗਰਾਂ ਵਿਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫਲ ਹੈ। ਬਾਬੇ ਦੇ ਇੰਨੇ ਕਹਿੰਦਿਆ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉੱਠਿਆ

ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇਕ ਲੱਤ ਤੇ ਖੜ ਕੇ ਅਰਦਾਸ ਸ਼ੂਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ।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 ਝੋਨਾ ਲਾਉਣ ਲਈ ਲੰਗਰ ਵਿਚ ਤੁਹਾਡਾ ਹਿੱਸਾ ਪੈ ਗਿਆ ਹੈ। ਹੁਣ ਇੱਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚਕੋ ਤੇ ਮੇਰੀ ਅਰਦਾਸ ਵਾਲੀਆਂ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ।

ਸੱਜਣ ਸਿੰਘ ਮੰਜੇ ਤੇ ਪਿਆ ਪਿਆ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਵਿਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਛੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਇੰਨੇ ਨੂੰ ਸੱਜਣ ਸਿੰਘ ਨੂੰ ਸਮਝ ਗਈ ਸੀ ਕਿ ਬਾਬੇ ਕੌਣ। ਅਰਦਾਸ ਸ਼ੁਰੂ ਕਰ ਦਿੱਤੀ। ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਗੁਰੂ ਦੇ ਲੰਗਰਾਂ ਵਿਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫਲ ਹੈ। ਬਾਬੇ ਦੇ ਇੰਨੇ ਕਹਿੰਦਿਆ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉੱਠਿਆ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 ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇਕ ਲੱਤ ਤੇ ਖੜ ਕੇ ਅਰਦਾਸ ਸ਼ੂਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ।

ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦੱਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਵਿਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਛੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਇੰਨੇ ਨੂੰ ਸੱਜਣ ਸਿੰਘ ਨੂੰ ਸਮਝ ਗਈ ਸੀ ਕਿ ਬਾਬੇ ਕੌਣ। ਅਰਦਾਸ ਸ਼ੁਰੂ ਕਰ ਦਿੱਤੀ। ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।